ਇੱਕ ਪੇਡ ਦਿਸ ਰਿਹਾ ਹੈ।

ਇਹ ਇੱਕ ਪਾਰਕਿੰਗ ਵਾਲੀ ਜਗ੍ਹਾ ਦੀ ਤਸਵੀਰ ਹੈ।

ਨਾਲ ਹੀ ਇੱਕ ਨਿਸ਼ਾਨ ਬਣਿਆ ਹੋਇਆ ਹੈ ਜਿਹੜਾ ਮਸਜਿਦ ਦੇ ਜਾਂ ਅੰਦਰ ਜਾਨ ਦਾ ਰਸਤਾ ਦਿਖਾ ਰਿਹਾ ਹੈ।

ਇਹ ਤਸਵੀਰ ਇੱਕ ਕਮਰੇ ਦੀ ਹੈ।

ਤਸਵੀਰਾਂ ਚਿੱਟੀਆਂ ਤੇ ਕਾਲੇ ਰੰਗ ਦੀਆਂ ਹਨ।

ਕੋਲ ਹੀ ਇੱਕ ਦਰਵਾਜ਼ਾ ਹੈ ਦਰਵਾਜ਼ਾ ਬੰਦ ਹੈ ਤੇ ਉਸਦੇ ਉਪਰ ਇਕ ਤਾਲਾ ਵੀ ਲਟਕ ਰਿਹਾ ਹੈ।

ਤੇ ਨਾਲ ਹੀ ਕੁਝ ਫੁੱਲ ਵੀ ਚੜਾਏ ਗਏ ਹਨ।

ਦੁਕਾਨ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਮੱਛੀਆਂ ਹਨ।

ਦੁਕਾਨ ਦੇ ਵਿੱਚ ਬੈਠੇ ਲੋਕ ਆਪਣਾ-ਆਪਣਾ ਕੰਮ ਕਰ ਰਹੇ ਹਨ।

ਇੱਕ ਟੱਬ ਵਿੱਚ ਪਾਣੀ ਦੇ ਵਿੱਚ ਕੁਝ ਮਛਲੀਆਂ ਹਨ।

ਤੇ ਦੂਜੇ ਟੱਬ ਵਿੱਚ ਬਿਨਾਂ ਪਾਣੀ ਦੇ ਮੱਛਲੀਆਂ ਰੱਖੀਆਂ ਗਈਆਂ ਹਨ।

ਇਸ ਦਾ ਫਾਟਕ ਬੰਦ ਹੈ।

ਕਾਰ ਸਲੇਟੀ ਰੰਗ ਦੀ ਹੈ।

ਉਸ ਦੇ ਨੇੜੇ ਇੱਕ ਲਾਲ ਕਾਰ ਹੈ।

ਇਸ ਵਿੱਚ ਪੈਟਰੋਲ ਪਾਇਆ ਜਾ ਰਿਹਾ ਹੈ।

ਤੇ ਦੋ ਆਦਮੀ ਬੋਰਡ ਵੱਲ ਦੇਖ ਰਹੇ ਹਨ।

ਪੇੜਾ ਦੇ ਪਿੱਛੇ ਵੱਡੀ ਇਮਾਰਤ ਹੈ ਜਿੱਥੇ ਬਹੁਤ ਸਾਰੇ ਫਲੈਟ ਦਿਸ ਰਹੇ ਹਨ।

ਇਕ ਆਦਮੀ ਦੇ ਹੱਥ ਵਿੱਚ ਕੁਝ ਕਾਗਜ਼ ਹਨ।

ਇਸ ਤਸਵੀਰ ਵਿੱਚ ਇੱਕ ਥਿਏਟਰ ਦਾ ਨਜ਼ਾਰਾ ਹੈ।

ਇਸ ਤਸਵੀਰ ਵਿੱਚ ਸਾਰੀਆਂ ਸੀਟਾਂ ਲਾਲ ਰੰਗ ਦੀਆਂ ਹਨ।

ਬੋਰਡ ਦੇ ਨੀਚੇ ਸਮਾਰਟ ਬਾਈਕ ਕੇਅਰ ਪੁਆਇੰਟ ਵੀ ਲਿਖਿਆ ਹੈ।

ਇਥੇ ਅੱਛੇ ਫਲੈਟ ਦਿਖ ਰਹੇ ਹਨ।

ਦੁਕਾਨ ਦੇ ਅੰਦਰ ਕਾਊਂਟਰ ਤੇ ਇੱਕ ਵਿਅਕਤੀ ਬੈਠਾ ਹੈ ।

ਨੀਚੇ ਹਰੀ ਘਾਸ ਹੈ।

ਇਕ ਬੋਰਡ ਵੀ ਦਿਸ ਰਿਹਾ ਹੈ।

ਨੇੜੇ ਹੀ ਇੱਕ ਪਾਣੀ ਦਾ ਕੈਂਪਰ ਪਿਆ ਹੈ।

ਤੇ ਹਰੀ ਘਾਹ ਵੀ ਦਿਖ ਰਹੀ ਹੈ।

ਤੇ ਨਾਲ ਹੀ ਇੱਕ ਲੰਬਾ ਪੈਡੈਸਟਲ ਪੱਖਾ ਵੀ ਦਿਸ ਰਿਹਾ ਹੈ।

ਥੀਏਟਰ ਵਿੱਚ ਕਾਲੇ ਰੰਗ ਦੀਆਂ ਸੀਟਾਂ ਹਨ।

ਉੱਤੇ ਐਸ_ਬੀ_ਆਈ ਲਾਈਫ ਲਿਖਿਆ ਹੋਇਆ ਹੈ ।

ਇਸ ਤਸਵੀਰ ਵਿੱਚ ਪੈਪਸੀ ਸਪਰਾਈਟ ਠੁਮਸਅਪ ਅਤੇ ਪੀਨੇ ਦੇ ਪਾਣੀ ਦੀਆਂ ਕੁਝ ਬੋਤਲਾ ਪਈਆਂ ਹਨ।

ਝੀਲ ਪਾਣੀ ਨਾਲ ਭਰੀ ਹੋਈ ਹੈ।

ਇਸ ਤਸਵੀਰ ਵਿੱਚ ਇੱਕ ਇਮਾਰਤ ਹੈ।

ਕੁਛ ਖਿੜਕੀਆਂ ਤੇ ਏ_ਸੀ ਨਹੀਂ ਹੈ।

ਇਥੇ ਕੁਛ ਪੌੜੀਆਂ ਵੀ ਦਿਸ ਰਹੀਆਂ ਹਨ।

ਕੁਛ ਮਛਲੀਆਂ ਖਰੀਦ ਰਹੇ ਹਨ।

ਨੇੜੇ ਹੀ ਕੁਝ ਆਦਮੀ ਖੜੇ ਹਨ।

ਸਾਮਣੇ ਇੱਕ ਕੇਕ ਵੀ ਦਿਸ ਰੇਯਾ ਹੈ।

ਚਿੜੀਆ ਘਰ ਵਿੱਚ ਤੋ ਪਕਸ਼ੀ ਦਿਖਾਈ ਦੇ ਰਹੇ ਹਨ।